ਐ ਇੱਕ ਦੁਕਾਨ ਹੈਗੀ ਹੈ ਜਿਹਦੇ ਤੇ ਬੋਰਡ ਲੱਗੇ ਆ ਲਿਖਿਆ ਹੋਇਆ ਰੋਇਲ ਐਨਫੀਲਡ ।

ਨੋ ਛੇ ਚਾਰ ਛੇ ਤਿੰਨ ਸੱਤ ਦੋ ਜ਼ੀਰੋ ਸੱਤ ਜ਼ੀਰੋ ।

ਇਹ ਇੱਕ ਆਈਡੀਆ ਦਾ ਸ਼ੋਰੂਮ ਹੈਗਾ ਐ ਜਿਹਦੇ ਅੰਦਰ ਟੇਬਲ ਲੱਗਿਆ ਹੋਏ ਐ ਟੇਬਲ ਓੱਤੇ ਕੰਪਿਊਟਰ ਰੱਖੇ ਹੋਏ ਐ ਰਜਿਸਟਰ ਵਗੈਰਾ ਵੀ ਰੱਖੇ ਹੋਏ ਐ।

ਐ_ਸੀ ਲੱਗਿਆ ਹੋਇਆ ਹੈ ਬੈਲੂਨ ਵੀ ਲਾਏ ਹੋਏ ਹੈਂ ਬਹੁਤ ਸਾਰੇ ਫਰਾਟੇ ਪੰਖੇ ਵੀ ਲੱਗੇ ਹੋਏ ਹੈਂ ਇੱਥੇ ਬਹੁਤ ਸਾਰੇ ਦਿਵਾਰ ਓੱਤੇ ਬਹੁਤ ਸਾਰੀ ਪੇਂਟਿੰਗਾਂ ਵਗੈਰਾ ਕੀਤੀਆਂ ਹੋਈਆਂ।

ਇਹ ਇੱਕ ਦੁਕਾਨ ਹੈਗੀ ਐ ਦੁਕਾਨ ਅੰਦਰ ਬਹੁਤ ਸਾਰਾ ਸਮਾਨ ਪਿਆ ਹੋਇਆ ਐ ਜਿਦਾਂ ਕਿ ਤੇਲ ਦੇ ਡੱਬੇ ਰੱਖੇ ਹੋਏ ਐ ਬਿਸਕੁਟ ਵੀ ਰੱਖੇ ਹੋਏ ਐ ਸਾਬੁਨ ਪਏ ਹੋਏ ਐ ਇੱਥੇ।

ਇਹ ਇੱਕ ਗੱਡੀਆਂ ਦਾ ਸ਼ੋਰੂਮ ਹੈਗਾ ਜਿੱਥੇ ਬਹੁਤ ਸਾਰੀ ਗੱਡੀਆਂ ਲੱਗੀਆਂ ਹੋਈਆਂ ਨੇਂ ਔਰ ਕੁੱਛ ਗੱਡੀਆਂ ਸਰਵਿਸ ਵੀ ਇੱਥੇ ਹੋ ਰਹੀ ਹੈਂ।

ਇਹ ਇੱਕ ਪੈਲਸ ਹੈਗਾ ਜਿੱਥੇ ਕੋਈ ਪ੍ਰੋਗਰਾਮ ਚੱਲ ਰਿਹਾ। ਬਹੁਤ ਸਾਰੇ ਟੇਬਲ ਲੱਗੇ ਹੋਏ ਟੇਬਲਾਂ ਦੇ ਲਾਗੇ ਬਹੁਤ ਸਾਰੀ ਕੁਰਸੀਆਂ ਵੀ ਲੱਗੀਆਂ ਹੋਈਆਂ।

ਬਹੁਤ ਸਾਰੀ ਲਾਈਟਾਂ ਵਗੈਰਾ ਵੀ ਲਗਾਈਆਂ ਹੋਇਆਂ ਇੱਥੇ ਫੁੱਲਾਂ ਵਗੈਰਾ ਨਾਲ ਸਜਾਵਟ ਕੀਤੀ ਹੋਈ ਹੈ।

ਰੇਤ ਵਗੈਰਾ ਵੀ ਇੱਥੇ ਬਹੁਤ ਸਾਰੀ ਪਈ ਹੋਈ ਆ ਪੌੜੀਆਂ ਬਣੀਆਂ ਹੋਈਆਂ ਘਰ ਦੇ ਅੰਦਰ ਬੂਟੇ ਵਗੈਰਾ ਵੀ ਇੱਥੇ ਲੱਗੇ ਹੋਏ ਆ।

ਇਹ ਇਕ ਪਾਰਕ ਹੈਗੀ ਹੈ। ਇਥੇ ਬਹੁਤ ਸਾਰੇ ਝੂਠੇ ਵਗੈਰਾ ਲੱਗੇ ਹੋਏ ਆ ਯੋਗਾ ਕਰਨ ਵਾਲੀ ਮਸ਼ੀਨਾਂ ਵਗੈਰਾ ਵੀ ਲੱਗਿਆ ਬਹੁਤ ਸਾਰੀਆਂ।

ਇਹ ਇੱਕ ਸ਼ੋਰੂਮ ਹੈਗਾ ਐ ਜਿੱਥੇ ਬਹੁਤ ਸਾਰੀਆਂ ਐਲ_ਈ_ਡੀ ਲੱਗੀਆਂ ਹੋਈਐਂ ਏ_ਸੀ ਵਗੈਰਾ ਵੀ ਲੱਗਿਆ ਹੋਇਆ ਐ ਵੋਸ਼ਿੰਗ ਮਸ਼ੀਨ ਰੱਖੀ ਹੋਈ ਐ ਇੱਥੇ ਬਹੁਤ ਸਾਰੀਆਂ।

ਇਹ ਇੱਕ ਦੁਕਾਨ ਹੈਗੀ ਐ ਦੁਕਾਨ ਦੇ ਅੰਦਰ ਬਹੁਤ ਸਾਰਾ ਸਮਾਨ ਲੱਗਿਆ ਹੋਈਆ ਜਿੱਦਾਂ ਕਿ ਅਲਮਾਰੀ ਲੱਗੀ ਹੋਈ ਐ।

ਇਹ ਇੱਕ ਮੰਦਿਰ ਹੈਗਾ ਐ ਜਿੱਥੇ ਦਰੀਆਂ ਵਗੈਰਾ ਵਿਛੀਆਂ ਹੋਈਐਂ ਬਹੁਤ ਸਾਰੇ ਲੋਕ ਬੈਠੇ ਵੀ ਹੋਏ ਆ ਮੰਦਿਰ ਦੇ ਓੱਤੇ ਬਹੁਤ ਸਾਰੇ ਝੰਡੇ ਵਗੈਰਾ ਵੀ ਲੱਗੇ ਹੋਏ ਆ।

ਟੇਬਲ ਦੇ ਉੱਤੇ ਕੈਂਡਲ ਵਗੈਰਾ ਵੀ ਰੱਖੇ ਹੋਏ ਆ ਬਹੁਤ ਸਾਰੇ ਫਲਾਵਰ ਵਗੈਰਾ ਵੀ ਰੱਖੇ ਹੋਏ ਆ।

ਟਰੱਕ ਜਾ ਰਿਹਾ ਰੋਡ ਉੱਤੇ ਜਿਹਦੇ ਵਿੱਚ ਗੱਤੇ ਵਗੈਰਾ ਰੱਖੇ ਹੋਏ ਬਹੁਤ ਸਾਰੇ ਹੋਰ ਵੀ ਗੱਡੀਆਂ ਰੋਡ ਤੇ ਲੱਗੀਆਂ ਹੋਈਆਂ ਆਟੋ ਵਗੈਰਾ ਵੀ ਚੱਲ ਰਿਹਾ।

ਟੰਗੇ ਹੋਏ ਐ ਕੁਝ ਕੱਪੜੇ ਇਸਤਰੀ ਤੈਅ ਕਰਕੇ ਰੱਖੇ ਹੋਏ ਐ।

ਗਲੋਬਲ ਲਕਸ਼ਮੀ ਸਵਰੂਪ ਕਪੀਲਾ ਚੈਰੀਟੇਬਲ ਗਊਸ਼ਾਲਾ ਸਹਾਰਨਪੁਰ ਜਿਲ੍ਹਾ ਪਠਾਨਕੋਟ।

ਬਹੁਤ ਸਾਰੀ ਚੇਅਰਸ ਵਗੈਰਾ ਭੀ ਲੱਗੀਆਂ ਹੋਈਆਂ ਜਿਨ੍ਹਾਂ ਉੱਤੇ ਬੱਚੇ ਬੈਠ ਕੇ ਪੜਾਈ ਕਰ ਰਹੇ ਐ। ਇੱਕ ਬਲੈਕ ਬੋਰਡ ਲੱਗਿਆ ਹੋਇਆ ਸਾਹਮਣੇ ਜਿੱਥੇ ਇੱਕ ਟੀਚਰ ਕੁਛ ਲਿਖ ਰਹੀ ਐ।

ਇਹ ਇੱਕ ਘਰ ਹੈਗਾ ਜਿਹਦੇ ਅੰਦਰ ਬਹੁਤ ਸਾਰੇ ਸੋਫ਼ੇ ਲੱਗੇ ਹੋਏ ਐ ਔਰ ਘਰ ਦੇ ਅੰਦਰ ਪੌੜੀਆਂ ਵਗੈਰਾ ਵੀ ਬਣੀਆਂ ਹੋਈਆਂ ਔਰ ਬਹੁਤ ਸਾਰਾ ਸਮਾਨ ਵਗੈਰਾ ਪਿਆ ਹੋਇਆ।